ਮਿਂਗਰਨ ਠੀਕ ਐ ਲਿਆਦੀ ਦਵਾਈ ਉਹਦੀ

ਹਮ, ਕੀ ਦੱਸਦਾ ਡਾਕਟਰ ਹੁਣ ਅੱਜ ਸ਼ਾਮ ਨੂੰ ਜਾਣਾ check ਕਰਾਣ weakness ਈ ਆ ਕਹਿੰਦਾ

ਏਹ ਤੇ cracks ਕਰੁਕਸ ਕੁਸ਼ ਵੀ ਨੀ ਖਾਂਦਾ ਹਮ ਹਜੇ ਡਫੀ ਜਾਂਦੀ ਆਏ ਏਹ ਨੀ ਖਾਂਦਾ ਕੁਜ ਵੀ

ਪਤਾ ਨਾ ਸੁਮਨ ਦੇ ਹੱਥ ਦੀ ਰੋਟੀ ਨੀ ਖਾ ਕੇ ਰਾਜ਼ੀ

ਪਰੋਂਠੀ ਨੂੰ ਨਾ ਥੋੜਾ ਜਿਹਾ ਕਲੇਪਣ ਸੜ ਜਹੀ ਉਹਦੇ ਤੋਂ ਜਾਂਦੀ ਐ ਪਰੋਂਠੀ ਚਾਹਦੀ ਐ ਨੂੰ ਚਿੱਟੇਪਣ ਤੇ normal ਜਹੀ ਫੂਲਕਾ ਐ ਨੂੰ ਹਲਕੀ ਪਰੋਠੀ

ਮੈਂ ਬਣਾ ਕੇ ਦੇਵਾ ਤਾਂ ਮੈਨੂੰ ਕਹੇਗਾ ਕਿ ਹਾਂ ਏਹ taste ਆ ਰਹਾਂ ਏਥੇ ਮੈਨੂੰ ਬਹੁਤ ਸੋਹਣੀ ਲੱਗਦੀ ਆ

ਗੋਹ ਕੇ ਆਟੈ ਚ ਘਿਓ ਚ ਅਹ ਤੇ ਨਾਲ਼ ਦੇ ਦਿੰਦੀ ਦਹੀਂ ਥੋੜੀ ਜਹੀ ਚੀਨੀ ਪਾ ਦੇਣੀ ਉਹਨੇ ਦੋ ਪਰੋਂਠਿਆਂ ਖਾ ਲੈਣੀਆ

ਸਖਤ ਜਹੀ ਬਣਾਊਗੀ ਖੁੱਲੇਗੀ ਵੀ ਨੀ ਪਰੋਂਠੀ ਅਹ ਉਹ ਫਿਰ ਖਾਂਦਾ ਨੀ ਉਹਦੇ ਹੱਥ ਦੀ

ਮੈਂ ਬਣਾ ਕੇ ਦੇਵਾ ਤੇ ਦੋ ਪਰੋਂਠੀਆ ਖਾ ਲੈਣੀਆ ਤੇ ਕਹਿਣਾ ਮੰਮੀ ਇੱਕ ਛੋਟੀ ਜਹੀ ਹੋਰ ਬਣਾ ਦਿਉ ਅਹ ਜੇ ਮੇਰਾ ਮੰਨ ਹੋਗਿਆ ਤੇ ਮੈਂ ਲੇਲਊਗਾ ਇੱਕ ਹੋਰ ਸੋਹਣੀ ਲੱਗਦੀ ਸਾਡਾ ਤੇ ਨੂਰ ਆਪ ਆਖੂਗਾ ਮਾਮੀ ਆਲੀ ਪਰੋਂਠੀ ਨੀ ਕਹਾਣੀ ਨਾਨੀ ਆਲੀ ਖਾਣੀ ਐ ਆਹੋ ਉਹੀਂ ਐ ਨਾ ਏਹ ਵੀ ਏਹ ਵੀ ਥੋੜਾ ਜਿਹਾ ਕਰ ਜਾਂਦੀ ਐ ਪਰੋਂਠੀ ਬਣਾਉਣ ਲੱਗੀ ਤੇ ਮੁੜ ਕੇ ਉਹ ਆਖੂਗਾ ਨਨੀ ਆਲੀ ਪਰੋਂਠੀ ਖਾਣੀ ਆ ਮਾਮੀ ਆਲੀ ਨੀ ਹਮ ਉਹੀਂ ਐ ਨਾ ਹੋਰ ਦੀਦੀ ਨੇ ਤਾਂ ਨੀਂਦ ਲਾ ਲੀ ਓ ਆਪਣੀ ਆਪਾਂ ਆਪਾਂ ਅਜੇ ਸੁੱਤੀਆ ਓ ਨੀ ਆ ਮੈਨੂੰ ਆਪਣਾ ਨੀ ਆ ਉਹਨਾਂ ਨੇ ਵੀ ਸੋਣਾ ਨਾ ਜੇ ਮੈਂ ਬੈਠੂਗੀ ਤੇ ਉਹ ਸੋ ਜਾਣਗੇ ਹੁਣ ਉਹ ਬੈਠੇ ਆ ਉਹ ਕਹਿੰਦੇ ਕਿੱਥੇ ਤੁਸੀਂ ਘਰੋਂ ਬਾਹਰ ਕਿਉ ਤੁਸੀਂ

ਤੇ ਉਹਨਾਂ ਨੇ ਪੈਣਾ ਵੀ ਆ ਹਜੇ ਥੋੜੀ ਦੇਰ ਘੰਟਾ ਡੇਢ ਘੰਟਾ ਸੋ ਜਾਣ ਤੇ ਫਿਰ ਠੀਕ ਆ ਓਹੀ ਮੈਂ ਟੈਮ ਦੇਖਣ ਡਈ ਬਾਰਾ ਵਜੇ ਮੈਂ ਸਵਾ ਦਿੰਦੀ ਹੁੰਦੀ ਆ ਫੇਰ ਮੈਂ ਢਾਈ ਤਿੰਨ ਵਜੇ ਠਾਲ ਦਿੰਦੀ ਆ ਵੀ ਹੁਣ ਉਠਜੋ ਤੁਸੀਂ

ਹਾਂ ਟੈਮ ਤੇ ਹੋ ਚਲਾ ਮੇਰਾ ਵੀ, ਮੇਰਾ ਨੂਰ ਵੀ ਬਹਿ ਗਿਆ ਹੁਣਾ ਸਕੂਲੋਂ ਇੱਕ ਪਾਸੇ ਜੇ ਹੋਕੇ ਉਹ ਵੀ ਕਹਿਣਦਾ ਹੁਣਾ ਵੀ ਨਾਨੀ ਅੱਜ ਆਈ ਨੀ ਲੈਣ, ਨਨੀ ਪਤਾ ਨੀ ਕਿੱਥੇ ਜੁੜ ਗਈ ਆ

ਹਾਂ ਹਾਂ ਹਾਂ, ਨਹੀਂ ਓਦਾ ਏਹ ਆ ਵੀ ਆਜੇ ਆਪਾਂ ਐ ਇੱਦਾਂ ਵੀ ਕਰਾਂਗੇ ਨਾ ਤਾਂ ਅਪਣੇ ਉਹ ਆਪਣਾ ਨਾਲ ਕੰਮ ਵੀ ਕਰਦੇ ਜਾਵਾਂਗੇ ਤੇ ਫੇਰ ਮੁਸਕਿਲ ਨੀ ਹੋਣੀ ਕੋਈ ਉਹੀਂ ਐ ਨਾ ਹੈਂ ਹਾਂ ਬਸ ਇੱਕ ਦੋ ਵਾਰੀ ਰਹਿਗੀ ਹੁਣੀ ਹੋਰ ਇੱਕ ਇੱਕ ਵਾਰੀ ਸ਼ੈਦ ਰਹਿਗੀ ਕੀ ਦੋ ਵਾਰੀ ਆ ਚਲੋ ਕੱਢ ਲੈਣੇ ਐ ਦੋ ਵਾਰੀਆ ਵੀਹ ਮਿੰਟ ਹੋਰ ਆ ਔਖੇ ਸੋਖੇ ਕੱਢ ਲੈਣੇ ਆ ਹੋਰ ਜਿੱਥੇ ਜਿੱਥੇ ਏਨਾਂ ਟੈਮ ਨਿਕਲ ਗਿਆ ਵੀਹ ਮਿੰਟਾਂ ਨਾਲ਼ ਨੀ ਹੁਣ ਹੋਰ ਕੋਈ ਫਰਕ ਪੈਂਦਾ ਆਹ ਆਪਾਂ ਆਪਣੀ ਸਪੀਟ ਨੀ ਨਾ ਫੜਦੇ ਸਪੀਟ ਫੜੀਏ ਤੇ ਫਟਾ ਫੱਟ ਹੋਵੇ ਆਪਾਂ ਸੋਚੀ ਪੈ ਜਾਂਦੇ ਆ ਨਹੀਂ ਅਜੇ ਵੀ ਦੱਸ ਮਿੰਟ ਲੱਗਣੇ ਲੱਗਣੇ ਆ ਚਾਹੇ ਸਪੀਟ ਫੜਲੋ ਚਾਹੇ ਨਾ ਫੜਲੋ ਆਪਾਂ ਨੂੰ ਤਾਂ ਆਪਣਾ ਪੂਰਾ

ਹਾਂਜੀ

ਬਸ ਵਧੀਆ ਵਧੀਆ ਤੁਸੀਂ ਸੁਣਾਓ ਕੀ ਹਾਲ ਚਾਲ ਹੈ। ਹਾਂ ਠੀਕ ਏ ਵਧੀਆ ਸਾਡਾ ਵੀ। ਹੋਰ ਕੀ ਕਰਨ ਡੇ?

ਤੇ ਕੀ ਬਣਾਇਆ ਅੱਜ ਇਹ ਵੀ ਦੇਖਿਆ ਹੋਣਾ ਤੂੰ ਤਾਂ। ਮੈਨੂੰ ਨਹੀਂ ਪਤਾ ਸੱਚੀ ਮੈ ਦੁਕਾਨ ਤੋਂ ਹੋਣੀ ਆਈ ਤੇ ਬਸ ਆਣ ਕੇ Phone ਲਾ ਲਿਆ ਤੁਹਾਨੂੰ । ਠੀਕ ਆ ਠੀਕ ਆ। ਚੱਲ ਕੋਈ ਨਹੀਂ ਹੋਲਾ ਦਿਲ ਹੋ ਜਾਊਗਾ ਗੱਲ ਵੀ ਨਹੀਂ ਹੋਈ ਚੰਗਾ ਕੀਤਾ Phone ਲੈ ਲਿਆ ਨਹੀਂ ਤਾਂ ਮੈ ਨਾਹਨ ਚੱਲੀ ਸਾ। ਹੂ ਮੈ ਵੀ ਸੋਚਿਆ ਮੈ ਕਿਹਾ ਸੌਣ ਤੋਂ ਪਹਿਲਾ ਪਹਿਲਾ Phone ਲਾ ਲਵਾ ਨਹੀਂ ਤੇ ਕਹੇਗਾ Uncle ਦਾ Phone ਆਉਂਦਾ ਹੋਣਾ। ਠੀਕ ਆ ਠੀਕ ਆ ਹਾਂ ਠੀਕ ਆ ਹੂ

ਬਸ ਵਧੀਆ ਤੁਸੀਂ ਦੱਸੋ। ਸਾਡਾ ਵੀ ਠੀਕ ਆ ਵਧੀਆ ਵਾ। ਕੀ ਕਰੀ ਜਾਣੇ ਆ? ਕੁਛ ਨਹੀਂ ਕਰਨਾ ਕੀ ਏ ਵੇਹਲੇ Duty ।

ਚਲੋ ਵਧੀਆ ਉਹ ਵੀ ਕਰਨਾ ਚਾਹੀਦਾ। ਆਹੋ ਨਿਆਣਿਆਂ ਦੀ Duty ਕਰੀ ਦੀ ਆ। ਵਧੀਆ ਕਰਨੀ ਵੀ ਚਾਹੀਦੀ ਏ ਨਿਆਣਿਆਂ ਤੋਂ ਬਿਨਾ ਹੋਰ ਕੀ ਏ। ਆਹੋ ਇਹ ਤਾਂ ਗੱਲ ਸਹੀ ਏ ਤੈਨੂੰ ਪਤਾ ਏ ਨਿਆਣਿਆਂ ਦਾ ਫਿਰ ਜਾਂਦੇ ਸਕੂਲਾਂ ਸਕਾਲਾਂ ਨੂੰ ਤਾਂ ਕਰਕੇ। ਹੂ ਵਧੀਆ ਵੀ।

ਹੋਰ ਬਸ ਵਧੀਆ ਵਧੀਆ ਚਾਹੀਦਾ । ਮੀਹ ਫੇਰ ਆਉਣ ਡਿਆਂ ਪਿਆ।

Meeting ਵੀ ਕੋਠੇ ਤੇ ਹੋਣੀ ਏ।

ਉਹਨਾਂ ਦੇ ਕੋਠੇ ਤੇ ਕਰਨੀ ਆ। ਇਹ ਤਾਂ ਕਹਿੰਦੇ ਸੀ ਪਹਿਲਾ ਗਲੀ ਚ ਕਰਨੀ। ਗਲੀ ਚ ਨਹੀਂ ਓ ਕੇਹਂਦੇ ਫਿਰ ਘਰ ਈ ਹੁੰਦੀ ਏ Metting ।

ਹੁੰਦੀ ਹੋਣੀ ਘਰ ਚਾਹੀਦੀ ਏ ਘਰ ਵਾਸਤੇ ਤਾਂ ਕਰਨੀ ਏ।

ਹਾਏ ਹੋਣੀ ਤਾਂ ਘਰ ਵਾਸਤੇ ਬੰਦਗੀ ਆ ਪਰ ਇਹ ਜਿੰਨੀ ਦੁਨੀਆਂ ਹੋਣੀ ਉੱਥੇ ਬਹਿ ਜਾਊਗਾ ਕੋਈ । ਸਾਰੇ ਤਾਂ ਨਹੀਂ ਬੰਦਗੀ ਚ ਤੈਨੂੰ ਪਤਾ ਈ ਆ ਹਣਾ। ਉਹ ਤਾਂ ਹੈ ਈ ਏ ਪਰ ਫਿਰ ਵੀ ਚਲੋ ਰੋਟੀ ਪਾਣੀ ਤਾਂ ਗਲੀ ਚ ਕਰੂਗਾ ਉਹ ਤਾਂ ਖੁਆਣਾ ਨਾ। ਆਹੋ ਰੋਟੀ ਤਾਂ ਗਲੀ ਚ ਖੁਆਨੀ। ਪਰ ਪਹਿਲਾ ਕਹਿੰਦੇ ਸੀ ਝੰਗ ਚ ਝੰਗ ਚ ਕਰਨਾ। ਝੰਗ ਚ ਜਗਹ ਖੁੱਲ੍ਹਾ ਸੀ। ਹਾਂ ਹਾਂ ਉਹਨਾਂ ਨੂੰ ਪਤਾ ਸਲਾਹ ਕਰਦੀ ਏ ਕਿ ਕਰਦੀ।

ਸਾਡੇ ਤਾਂ ਆਪ ਬੜੇ ਪ੍ਰਾਹੁਣੇ ਆਉਣੇ। ਸਾਡੇ ਤਾਂ ਆਪ ਬੜੇ ਪ੍ਰਾਹੁਣੇ ਆਉਣੇ। ਭੈਣ ਮੇਰੀ ਨੇ, ਦਰਾਣੀਆਂ ਜੇਠਾਨੀਆ ਸਾਰੀਆਂ ਨੇ ਆਉਣਾ। ਫਿਰ ਪਿੰਡ ਵਾਲਿਆਂ ਨੇ ਆਉਣਾ।

ਚਾਚੀਆਂ ਤਾਈਆਂ ਨੂੰ ਮੈ ਕਿਹਾ ਤੁਸੀਂ ਰਹਿਣ ਦੋ ਦੋਵੇ ਈ ਆ ਜਾਉ।

ਅੜਿਆ ਹੈਨੀ ਬੜੀ ਪਰੇਸ਼ਾਨੀ ਏ। ਮੈ ਤੇ ਅੱਗੇ ਕਹਿਣ ਡਾਇ ਚੱਲ ਆਉਣਾ ਆਉਣਾ ਤੁਹਾਡੇ ਚਾਰ ਘਰਾਂ ਚ ਥਾਂ ਵੀ ਤਾਂ ਉਹਨਾਂ ਉਹਨਾਂ ਈ ਏ ਆ ਨਾ। ਸਾਰਿਆਂ ਛੱਤਿਆਂ ਪਿਆ ਨਾ। ਰਹਿਣ ਬਹਿਣ ਨੂੰ ਬੈਠਾਉਣ ਨੂੰ ਏਨੀ ਜਗਹ ਵੀ ਨਹੀਂ ਹੋਣੀ ਜਿੰਨੇ ਪ੍ਰਾਹੁਣੇ ਆਣੇ। ਉਹ ਗੱਲ ਸਾਡੇ ਘਰ ਸਾਡੇ ਘਰਾਂ ਚ ਹੀ ਹਾਲ ਏ। ਪੁਸ਼ਪਾ ਦਾ ਈ ਘਰ ਖੁੱਲ੍ਹਾ ਈ ਬਸ। ਹੋਰ ਬਾਕੀ ਸਾਰੇ ਘੁੱਟ ਵੱਟੂ। ਨਹੀਂ ਤੇ ਦੋ ਕਮਰੇ ਨੇ ਦੋ ਕਮਰਿਆਂ ਚ ਕਿੱਥੇ ਭਰਤੀ ਹੋ ਜਾਣੇ ਨੇ ਤੁਸੀਂ ਇਹ ਮਨ ਕੇ ਚਲੋ ਫਿਰ ਵੇਹੜੇ ਚ ਥੋੜਾ ਬਿਠਾਣੇ ਪ੍ਰਾਹੁਣੇ।

ਤੇ ਫਿਰ ਔਖਾ ਈ ਏ ਨਾ। ਚੱਲ ਕੋਈ ਨਹੀਂ ਰੱਬ ਕੋਲੋਂ ਦੁਆ ਕਰਦੇ ਆ ਵੀ ਮੀਹ ਨਾ ਏਧਰ ਨਾ ਆਵੇ। ਓਦਾਂ ਚੱਲ ਹਣਾ ਰਾਤ ਨੂੰ ਪੈ ਜੀ ਜਿਹੜਾ ਪੈਣਾ।

ਅੱਜ ਦਾ ਦਿਨ ਝੁੱਟੀ ਲਾਵੇ ਤੇ ਕੱਲ ਦਾ ਦਿਨ ਝੁੱਟੀ ਲਾਵੇ ਤੇ ਪਰਸੋ ਨਾ ਪਵੇ ਕਿਤੇ ਮੀਹ। ਪਰਸੋ ਨਾ ਪਵੇ ਰਾਤ ਭਾਵੇ ਪੈ ਜੇ ਜਿੰਨਾ ਪੈਣਾ। ਮੈ ਤਾਂ ਕਹਿਣੀ ਰਾਤ ਵੀ ਛੱਡ ਕੇ ਕੱਲ ਦਾ ਦਿਨ ਵੀ ਝੁੱਟੀ ਲੱਗ ਜੇ ਚੰਗੀ ਲੱਗ ਜੇ ਦੱਬ ਕੇ ਇੱਕ ਵਾਰੀ। ਨਹੀਂ ਜੇ ਅਗਾਹ ਨੂੰ ਸ਼ਨੀਵਾਰ ਪ੍ਰੋਗਰਾਮ ਸਾਰਾ ਨਿੱਬੜ ਨੂੰਬਰ ਜਾਵੇ ਤੇ ਰਾਤ ਪੈ ਜੇ ਜਿਹੜਾ ਪੈਣਾ। ਰਾਤ ਪੈ ਜੇ ਭਾਵੇ ਦੱਬ ਕੇ ਪੈ ਜੇ। ਜਿਹੜਾ ਬੀਚ ਦਾ ਟੈਮ ਪੰਜ ਛੇ ਵਜੇ ਦਾ ਟੀਮ ਕੱਢ ਦੇ ਰੱਬ। ਹੁਣ ਕੰਮ ਈ ਏਦਾਂ ਦਾ ਪਰ ਇੱਕ ਗੱਲ ਮੌਸਮ ਬੜਾ ਵਧੀਆ ਹੋਇਆ ਈ।

ਗਰਮੀ ਬਹੁਤ ਏ ਤੇ ਨਿਆਣਿਆਂ ਦੇ ਦੁਆਲੇ ਵੀ ਰਹਿਣਾ ਪੈਣਾ ਅਤੇ ਕੋਈ ਹੱਥ ਨਾ ਦੇ ਲੈ ਵਿੱਚ। ਆਹੋ ਫਿਰ ਇਹ ਵੀ ਕੰਮ ਕਰਨਾ ਪੈਣਾ।

ਹਮ ਆਹੋ

ਠੀਕ ਏ ਵਧੀਆ ਤੁਸੀਂ ਦੱਸੋ। ਹੋਰ ਕੋਈ ਨਵੀ ਤਾਜ਼ੀ, ਨਵੀ ਤਾਜ਼ੀ ਕੋਈ ਨਹੀਂ ਬਸ ਓਦਾਂ ਈ।

ਕਰ ਲੋ ਕੰਮ। ਹੋਰ ਸੁਣਾਓ ਕੋਈ ਗੱਲਬਾਤ। ਹੋਰ

ਜਾਂਦੀ ਹੂ ਸਕੂਲ ਕੇ ਹੋ ਗਇਆ ਛੁੱਟੀਆਂ ਉਹਨੂੰ। ਹਾਂ ਛੁੱਟੀਆਂ ਪੈ ਗਾਇਆ। ਛੁੱਟੀਆਂ ਪਾਇਆ। ਅਭੀ ਬੜੇ Status ਲਾਉਂਦਾ sadSad ਕਦੀ ਕਦੀ। ਆਹੋ ਅਭੀ ਕਦੇ ਕਦੇ Sad ਵੀ ਲਾਉਂਦਾ ਨਾ। ਲੱਗਦਾ ਸਹੇਲੀ ਛੱਡ ਗਈ ਏ। ਹਾਂ ਕੀ ਪਤਾ ਛੱਡ ਗਈ ਹੋਵੇ ਜਾ ਗੱਲ ਨਹੀਂ ਕਰਦੀ। ਮੈ ਦੁਪਹਿਰੇ ਵੀ ਉਹਨੂੰ ਕਹਿਣ ਡਾਇ ਆ ਮੇ ਕਿਹਾ ਮੈ Phone ਕੀਤਾ ਮੈ ਕਿਹਾ ਗੱਲ ਕਰਲੇ ਮੇਰੇ ਨਾਲ Phone ਤੇ Phone ਕਰਨ ਡਾਇ ਨਾ ਓਹਨੂੰ। ਕਹਿੰਦਾ ਓਹਦੀਆ ਅੱਖਾਂ VideoCall ਲਾਇ ਸੀ ਨਾ ਓਹਦੀਆ ਅੱਖਾਂ ਚੋ ਅਥਰੂ ਸੁੱਟੇ ਕੀਤੇ ਐ ਮੈ ਨਹੀਂ ਗੱਲ ਕਰਨੀ ਕੁਰਨੀ ਮੈ ਗੱਲ ਕਰਨ ਲੱਗਾ ਆ।

ਮੈ ਕਿਹਾ ਹਾਏ ਰੱਬਾ ਲੱਗੀ ਏ।

ਸਹੇਲੀਆਂ ਦੇ ਕਾਰਨਾਮੇ ਸਾਰੇ ਸੁਣਦੇ ਨੇ। ਜੇ ਇਹੀ ਕਰਨ ਲੱਗ ਪਿਆ ਨਾ ਘਰ ਦੇ ਟੱਬਰ ਛੇਤੀ ਛੱਡ ਦੇਣਗੇ। ਆਹ ਵੇਖ ਅੱਧੀ ਰਾਤ ਆਇਆ ਦਾ ਮੁੰਡਾ। ਆਹੋ ਇਹ ਲੱਗੇ ਰਹਿੰਦੇ ਮੈਨੂੰ ਲੱਗਦਾ ਹਾਸਾ ਵੀ ਕਦੇ ਕਦੇ ਇਹਨਾਂ ਤੇ ਬੜਾ ਆਉਂਦਾ ਏ। ਸਾਂਨੂੰ ਦੇ ਰਹੇ ਦੇਖ ਲੈ ਤੇਰੇ ਸਾਮਣੇ। ਟਿੱਡੇ ਟਿੱਡੇ ਜਿਹੇ। ਹੋਰ,

ਹਜ਼ੇ ਕਾਰ ਹੈਨੀ ਤੇ ਸਹੇਲੀਆਂ ਇਹਨਾਂ ਨੂੰ ਪੁੱਛ ਕਿੰਨੀਆਂ ਆ। ਆਹ ਸਹੇਲੀਆਂ ਤਾਂ ਚਾਰ ਚਾਰ ਪੰਜ ਪੰਜ ਵਾ। ਇੱਕ ਅੱਧੀ ਵੀ ਨਹੀਂ। ਇੱਕ ਇੱਕ ਨਾਲ ਗੁਜਾਰਾ ਨਹੀਂ ਨਾ ਹੁੰਦਾ ਕੀਤੇ ਇਹਨਾਂ ਦਾ ਸਰਦਾ ਨਹੀਂ ਇੱਕ ਨਾਲ। ਇੱਕ ਇੱਕ ਨਾਲ ਗੁਜਾਰਾ ਕਿੱਥੋਂ ਹੋਣਾ ਵਾ ਤੈਨੂੰ ਪਤਾ ਈ ਏ ਫਿਰ। ਇੱਕ ਰੁੱਸ ਗਈ ਦੂਜੀ ਗੱਲ ਕਰੁ ਦੂਜੀ ਰੁੱਸ ਗਈ ਤਾਂ ਤੀਜੀ ਤਾਂ ਕਰੂੰਗੀ ਨਾ। ਹੂ ਇਹੀ ਵਧੀਆ ਏ ਤੇ ਵਾਹਵਾ। ਹਾਂ

ਠੀਕ ਏ ਵਧੀਆ ਤੁਸੀਂ ਦੱਸੋ। ਬਸ ਵਧੀਆ ਤੂੰ ਸੁਣਾ ਕਿਵੇਂ ਏ ਕੋਈ ਹੋਰ ਨਵੀ ਤਾਜ਼ੀ।

ਤੇ ਕਹਿੰਦਾ ਮੈਂ ਨਹੀਂ ਜਾਣਾ ਵਾ ਨਹੀਂ ਜਾਣਾ ਤਾ ਨਾ ਜਾ। ਮਗਰ ਘੁੰਮਦੇ ਫਿਰਦੇ ਬਾਲ। ਪਹਿਲਾ ਸਹੇਲੀ ਦਾ Phone ਨਹੀਂ ਆਇਆ ਹੋਣਾ। ਤਾਂ ਓਹਨੇ ਘੁੰਮਣਾ ਫਿਰਨਾ ਕਿੱਥੇ ਸਹੇਲੀ ਦੇ ਨਾਲ ਤਾਂ ਉਹਦਾ ਆਸਰਾ ਹੋ ਜਾਂਦਾ ਘੁੰਮਣ ਦਾ । ਹਾਂ ਹਾਂ ਓਦਾਂ ਮੇਰੇ ਨਾਲ ਨਾਲ ਰਹਿੰਦਾ। ਤੇ ਸਹੇਲੀ ਸਹੇਲੀ ਮਾਂ ਮਾਂ ਠੀਕ ਏ ਨਾ। ਉਹ ਤਾਂ ਗੱਲ ਸਹੀ ਏ। ਮਾਂ ਵਰਗੀ ਤਾਂ ਰੀਸ ਵੀ ਨਹੀਂ ਹੇਗੀ। ਜਿਹੇੜੀਆ ਗੱਲਾਂ ਸਹੇਲੀ ਨਾਲ ਕਰ ਲੈਣੀਆਂ ਉਹ ਤੁਹਾਡੇ ਨਾਲ ਥੋੜਾ ਕਰ ਲੈਣੀਆਂ। ਉਹ ਤਾਂ ਗੱਲ ਸਹੀ ਮਾਂ ਨਾਲ ਥੋੜਾ ਹੋ ਜਾਣੀਐ ਜਿਹੜੀਆਂ ਓਹਨੇ ਖੱਟੀਆਂ ਮਿੱਠੀਆਂ ਮਾਰਨੀਆਂ। Aunty ਇੱਕ ਗੱਲ ਹੇਗੀ ਜਿੰਨੀਆਂ ਗੱਲਾਂ ਮੈ ਤੁਹਾਡੇ ਨਾਲ ਕਰ ਲੈਣੀ ਆ ਜਿੰਨੇ ਦੁੱਖ ਸੁੱਖ ਤੁਹਾਡੇ ਨਾਲ ਸਾਂਝੇ ਕਰ ਲੈਣੀ ਆ ਮੈ। ਹਰ ਗੱਲ ਤੁਹਾਡੇ ਨਾਲ ਕਰ ਲੈਣੀ ਆ। ਮੈਨੂੰ ਤੁਹਾਡਾ ਸੁਭਾ ਬੜਾ ਚੰਗਾ ਲੱਗਦਾ ਵੈਸੇ ਤਾ ਕਰਕੇ ਕਰ ਲੈਣੀ ਆ।

ਨਹੀਂ ਤਾਂ ਤੁਹਾਨੂੰ ਪਤਾ ਮੈ ਕਦੀ ਨਹੀਂ ਕਿਸੇ ਨਾਲ ਖੁੱਲ ਕੇ ਕੀਤੀ ਜਿੰਨੀ ਤੁਹਾਡੇ ਨਾਲ ਕਰ ਲੈਣੀ ਆ। ਤੂੰ ਆਪਣਾ ਗੱਲ ਕਰ ਲੈਣੀ ਏ ਤੇ ਮੈ ਅਗਾੜੀ ਗੱਲ ਨਹੀਂ । ਹੂ ਓਦਾਂ ਏ ਮਨ ਕੇ ਚਲੋ ਕੋਈ ਵੀ ਦੁੱਖ ਸੁਖ ਹੁੰਦਾ ਏ ਨਾ ਮਤਲਬ ਹੋਰ ਹੋਰ ਠੀਕ ਏ ਵਧੀਆ। ਹੂ ਕੋਈ ਨਵੀ ਤਾਜ਼ੀ। ਨਵੀਆਂ ਤਾਜ਼ੀ ਠੀਕ ਏ। ਨੀ ਮੈ ਟਿਸ਼ਾਂ ਹਰਿ ਗਈਆਂ ਸੀ ਕਰ ਲੈਂਦੇ ਆ। ਹਾਂ ਹੋਰ ਫਿਰ,

ਮੇਰਾ ਵੀ ਵਧੀਆ। ਅੜੇਆ ਜਦੋ ਜੀ ਨਹੀਂ ਨਾ ਘਰ ਲੱਗਦਾ ਤੈਨੂੰ Phone ਲਾ ਲਾਇਦਾ। ਨਾਲੇ TimePass ਹੋ ਜਾਂਦਾ Time ਨਿਕਲ ਜਾਂਦਾ । ਆ ਚੱਲ ਲਾਉਣਾ ਚਾਹੀਦਾ ਮੈਂ ਯਾਦ ਕਰਨਾ ਦੋਪਹਰੇ ।

ਹੂ ਹੋਰ, ਹੋਰ ਠੀਕ, ਵਧੀਆ। ਬਸ ਵਧੀਆ ਚਲੋ ਠੀਕ।

ਹੋਰ ਚਲੋ ਠੀਕ ਏ ਫਿਰ। Hello

One two three start ਕਰੀਏ ਫੇਰ ਸ਼ੁਰੂ ਜੀ, ਅਹ hello ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਆਪਣਾ ਲਵਪ੍ਰੀਤ ਸਿੰਘ ਸ਼ੇਰਗਿੱਲ ਨਾਭੇ ਤੋਂ, ਮੈਂ ਜਦ ਤੁਹਾਡੇ ਸਾਹਮਣੇ ਇੱਕ ਇਹੋ ਜਿਹੀ ਕਹਾਣੀ ਸੁਨਾਉਣ ਜਾ ਰਿਹਾ, ਪੜ੍ਹਾਈ related ਵਧੀਆ ਕਹਾਣੀ ਹੈ, ਸ਼ੁਣਿਓ ਜ਼ਰੂਰ, ਕਿਉਂਕਿ ਕਈ ਬੰਦੇ ਕਹਿੰਦੇ ਨੇ ਬਈ ਯਾਰ ਪੜ੍ਹਾਈ ਹੈ, ਛੱਡ ਕਿਹੜਾ ਸੂਣੂਗਾ, ਯੇਹ ਹੈ, ਵੋਹ ਹੈ, ਇਹਦੇ ਵਿੱਚ ਪੜ੍ਹਾਈ ਦੇ ਬਾਰੇ ਇਹੋ ਜਿਹਾ ਕੁੱਛ ਦੱਸਿਆ ਜਾ ਰਿਹਾ ਨਾ, ਬਈ ਪੜ੍ਹਾਈ ਐਨੀ ਕੁ ਜ਼ਰੂਰੀ ਹੈ, ਜੇ ਤੁਸੀਂ ਪੜ੍ਹਾਈ ਨਹੀਂ ਕਰ ਰਹੇ ਤਾਂ ਕਿੱਥੇ ਹੋ, ਜੇ ਕਰ ਰਹੇ ਹੋ ਤਾਂ ਤੁਸੀਂ ਉਸ time ਕਿੱਥੇ ਹੋ। ਇਹ ਕਹਾਣੀ ਹੈ ਗੁਰਸਿਮਰਨ ਕੌਰ ਦੀ, ਇੱਕ ਲੜਕੀ ਸੀ, ਜਿਹੜੀ ਅੱਜ ਦੇ time ਕੇਨੈਡਾ ਦੇ ਵਿੱਚ ਹੈ, ਬਰੈਂਪਟਨ ਦੇ ਵਿੱਚ। ਉਹਨਾ ਦੀ ਕਹਾਣੀ ਆ ਇਹ, ਵਧੀਆ success ਹੋਏ ਵੀ ਨੇ ਆਪਣੀ life ਦੇ ਵਿੱਚ ਉਹ, ਅਤੇ ਵਧੀਆ ਕਮਾ ਰਹੇ ਨੇ, ਹੈ ਨਾ, ਉਹਨਾ ਦੀ ਸਿਰਫ ਇੱਕ ਕਿਹਦੇ ਕਰਕੇ, ਪੜ੍ਹਾਈ ਕਰਕੇ, ਜੇ ਉਹਨਾ ਨੇ ਪੜ੍ਹਾਈ ਨਾ ਵਧੀਆ ਕੀਤੀ ਹੁੰਦੀ may be ਅੱਜ ਉਹ ਕਿਤੇ,